ਹਾ ਰਾਜ ਆਈ ਵੀ ਆ ਹਮ ਹਾ ਆਈ ਸੀਗੀ ਇੱਕ ਦਿਨ ਰਾਜੀ ਬਾਜੀ ਆ ਹੋਰ ਹਾ ਠੀਕ ਏ ਫਿਰ ਜਾਂਦਾ school ਹੋਰ ਕਿਦਾ ਲਾਡੀ ਉਨਾ ਕੀਦਾ ਠੀਕ ਠਾਕ

ਹਾਜੀ ਵਧੀਆਂ ਵਧੀਆਂ ਹੋਰ ਗੱਲਾ ਬਾਤਾ ਸਭ ਵਧੀਆਂ ਗੱਲਾ ਬਾਤਾ ਸਭ ਵਧੀਆਂ ਨੇ ਹੋਰ ਤੁਸੀ ਸਣਾਓ ਹਾ ਨਹੀ ਹਜੇ ਨੀ ਆਈ ਅੱਛਾ ਵਿਆਹ ਦਾ ਕੰਮ ਲੰਮਾ ਚੱਲਦਾ

ਉਹਨਾ ਦੇ ਘਰ ਵਿਚ ਕੋਈ ਨੀ ਵਡਾ ਕੋਈ ਹੈ ਹੀ ਹੈ ਨਾ ਚਾਚਾ ਆ ਚਾਚੀ ਆ ਪਰ ਇਹਦੇ ਤੋ ਬਗੇਰ ਨੀ ਨਾ ਕੰਮ ਚਲਦਾ

ਨਿਆਣੇ ਤੈਨੂੰ ਪਤਾ ਨਿਆਣੇ ਫਿਰਦੇ ਨੇ ਹਮ ਹੋਰ

ਹਾ ਲੱਗੀ ਸੱਟਾ ਬਹੁਤ ਰੱਬ ਨੇ ਬਚਾ ਲਿਆ ਬਲਦੀ ਅੱਗ ਚੋ ਹਮ ਕਿਦਾ ਲੱਗ ਗੀ ਸੱਟ

ਮੈ ਸੱਟ ਕਿੰਨੀ ਕ ਲੱਗ ਗੀ ਠੀਕ ਠਾਕ ਆ ਸੱਟ ਵਾਹ ਵਾਹ ਲੱਗੀ ਸਿਰ ਦੇ ਲੱਗੀ ਗੋਡਿਆ ਦੇ ਗੋਡਿਆ ਦੇ ਸੱਟਾ ਲੱਗਿਆ ਵਾਹ ਵਾਹ ਲੱਗੀਆਂ ਸੱਟਾ ਸੁਟਾ

ਵਧੀਆਂ ਚਾਹੀਦਾ ਹੋਰ ਹੋਰ ਮਿਟੇ ਦੇ ਨਿਆਣੇ ਠੀਕ ਠਾਕ ਆ ਹਮ ਆਸ਼ਾ ਦਾ ਆਂਦਾ phone

ਚਾਹੀਦਾ ਉਹਦਾ ਹੀ ਸ਼ੁਕਰ ਆ ਜੀ ਹਮ ਹੋਰ ਹਾਜੀ ਵਧੀਆਂ ਵਧੀਆਂ ਤੁਸੀ ਦਸੋ ਚਰਚ ਜਾਂਦੇ ਹੁੰਦੇ ਆ ਹਮ ਮੈ ਚਰਚ ਕਿਦਾ ਜਾਂਦੇ ਹੁੰਦੇ ਆ ਕ ਨਹੀਂ ਜਾਂਦੇ ਆ ਅੱਛਾ ਹੋਰ ਗੱਲਾ ਬਾਤਾ

ਚਲੋ ਠੀਕ ਹੀ ਚਾਹੀਦਾ ਹੋਰ ਕੰਮ ਧੰਦਾ ਕਰਕੇ ਰੋਟੀ ਪਾਣੀ ਖਾ ਕੇ ਠੀਕ ਹੀ ਚਾਹੀਦਾ ਸਾਡਾ ਵੀ ਠੀਕ ਆ ਵਿਆਹ ਵੀ ਜਾਣਾ ਹੋਣਾ ਵਾ ਆਹੋ ਵਿਆਹ ਜਾਣਾ ਆ ਅੱਛਾ ਹਮ ਐਤਵਾਰ ਬਰਾਤ ਵਾ ਨਾਲ ਹੀ ਬਰਾਤ ਤੇ ਨਾਲ ਹੀ ਸ਼ਗਨ ਆ ਤੁਸੀ ਦੱਸੋ ਅਸੀ ਵੀ ਠੀਕ ਠਾਕ ਆ ਹੋਰ ਵਧੀਆਂ ਰੱਬ ਦਾ ਸ਼ੁਕਰ ਆ ਕੁਛ ਨੀ ਬਸ ਵਿਹਲੇ ਕਰਨਾ ਕੁਰਨਾ ਕੀ ਏ ਕੰਮ ਧੰਦੇ ਕਰਕੇ ਵਿਹਲੇ ਕਦਿ ਲੰਮੇ ਪੇ ਗੇ ਤੇ ਕਦੇ ਉਠਗੇ ਤੇ ਹੋਰ ਕੀ ਕਰਨਾ ਆ ਵਿਹਲੇ ਵਿਹਣਾ ਹੋਰ ਕੀ ਕਰਨਾ ਆ ਜਦੋ ਕੰਮ ਕਾਰ ਨੀ ਮੈ ਜਦੋ ਕੰਮ ਕਾਰ ਨੀ ਵਿਹਲੇ ਬਹਿਣਾ ਹਮ

ਵਧੀਆ ਸੁਚਾ ਸੁਚੇ ਚੁਣੇ ਕੇ ਨਹੀਂ

ਕੁਛ ਨੀ ਬਸ ਫ free ਹਨ ਬਹਿਣਾ ਹੀ ਆ ਹੋਰ ਕੀ ਕਰਨਾ ਦੁਪਹਿਰੇ ਹੋਰ ਕੀ ਕਰਨਾ ਆ ਹਾ ਸੋ ਲਿਆ ਕਦਿ ਬਹਿ ਲਿਆ ਹਾਜੀ ਹਾਜੀ ਹਮ ਹੋਰ ਇਦਾ ਹੀ ਆ ਟੈਮ ਪਾਸ ਹਾ ਟੈਮ ਪਾਸ ਹੀ ਹੁੰਦਾ ਆਸ਼ਾ ਦਾ ਦੇਖੋ ਆਉਂਦੀ ਕ ਉਹਤੋ ਅਗਲੇ

ਹੋਰ ਨਵੀ ਤਾਜੀ ਬਣਨਾ ਬੁਣਨਾ ਕੀ ਆ ਵੇਹਲੇ ਰੋਟੀਆਂ ਖਾ ਕੇ ਤੇ ਭਾਂਡਾ ਛੰਨਾ ਮਾਜਿਆ ਫਿਰ ਟੈਮ ਹੋ ਚੱਲਿਆ ਆਹੋ ਰੋਟੀ ਪਾਣੀ ਖਾਣਾ ਤੇ ਹੋਰ ਗੱਲਾ ਮਾਰਾ ਹਾ ਰੋਟੀ ਪਾਣੀ ਤੇ ਖਾਣਾ ਖਾਣਾ ਹਾਜੀ ਹੋਰ ਗਰਮੀ ਹੋਗੀ ਭੈਣੇ ਗਰਮੀ ਬਹੁਤ ਹੋਗੀ ਹਮ ਮੈ ਗਰਮੀ ਬੜੀ ਹੋਗੀ ਬਾਹਰ ਨਿਕਲਣ ਨੂੰ ਜੀ ਨੀ ਕਰਦਾ ਧੂਪੇ ਠੀ ਏ ਹਾ ਠੀਕ ਏ ਠੀਕ ਏ ਵਧੀਆਂ ਤੁਸੀ ਸਣਾਓ ਲਤਾ ਤਾ ਤੁਰ ਪੈਣੀਆਂ ਪਰ ਸਾਡੇ ਤੋ ਤੁਰਿਆਂ ਨੀ ਜਾਂਦਾ ਕੋਈ ਨੀ ਰੱਬ ਨੂੰ ਕਰੂਗੀ ਸਿਫਾਰਿਸ਼ ਲਾਬਾ ਤਾ ਤੁਰ ਹੀ ਪੈਣੀਆ ਲਾਬਾ ਦਾ ਲੱਗ ਹਮ ਸਾਰੇ ਕੰਮ ਹੋ ਜਾਣੇ ਹਾਂਜੀ ਹਾਂਜੀ ਹੋਰ ਠੀਕ ਏ ਤੁਸੀ ਸੁਣਾਓ ਵਧੀਆਂ ਹੀ ਚਾਹੀਦਾ

ਚੱਲੋ ਘੁਮੋ ਘੁਮਲੋ ਹਾ ਰੋਟੀ ਪਾਣੀ ਖਾ ਲਿਆ ਦੁਪਿਹਰ ਦਾ ਖਾਣਾ ਹਜੇ ਅੱਛਾ ਹਮ ਠੀਕ ਹਮ ਹੋਰ

ਠੀਕ ਠੀਕ ਦਵਾਈ ਦਵੁਈ ਖਾਦਾ ਹਮ ਪਤਾ ਨੀ ਕੀ ਦੱਸਿਆ ਵੀ ਓਹਦੇ ਅੰਦਰ ਇੱਕ ਉਹ ਦੱਸਦੇ ਜਖਮ ਜਿਹਾ ਦੱਸਦੇ ਜਿਆਦਾ ਹੀ ਦੱਸਦੇ ਆ ਹੁਣ ਥੋੜਾ ਹੁਣ ਦਵਾਈ ਖਾਦਾ ਫਰਕ ਆ ਥੋੜਾ ਜਿਹਾ ਹਮ ਆਹੋ ਦੁਖ ਲੱਗ ਜਾਂਦਾ ਹਟਦਾ ਨੀ ਛੇਤੀ ਹਮ

ਹਮ ਆਹੋ ਭੈਣ ਭਰਾ ਦਾ ਹੋਂਸਲਾ ਹੀ ਆ ਬਸ ਬਸ ਹੋਰ ਕਿਹੜਾ ਕਿਸੇ ਦਾ ਦੁਖ ਲਾਗ ਜਾਂਦੇ ਏ

ਹਾ ਹਾ ਠੀਕੇ ਰੱਬ ਦਾ ਸ਼ੁਕਰ ਏ ਸ਼ੁਕਰ ਜੀ ਧੰਨਵਾਦ ਉਹਦਾ ਚਾਹੀਦਾ ਚਲੋ ਠੀਕ ਫਿਰ hello